ਇੱਕ ਗ੍ਰਿਲ ਲੱਗੀ ਹੈ ਜਿੱਸਦਾ ਉਪਰ ਵਾਲਾ ਹਿੱਸਾ ਬਰਾਊਨ ਹੈ ਤੇ ਨੀਚੇ ਵਾਲਾ ਬਲੂ ਹੈ ਤੇ ਕੁੱਛ ਮੈਡਮਾਂ ਖੜੀਆਂ ਹਨ।

ਚੀਜਾਂ ਹਨ ਜਿਹਨਾਂ ਵਿੱਚੋਂ ਥੋੜ੍ਹਾ ਥੋੜ੍ਹਾ ਪਾਣੀ ਨਿੱਕਲ ਰਿਹਾ ਹੈ।

ਏਹ ਇੱਕ ਪੱਥਰਾਂ ਦੀ ਗੁਫ਼ਾ ਹੈ ਜਿੱਥੇ ਬੋਹੁਤ ਸਾਰੇ ਪੱਥਰ ਡਿੱਗੇ ਹਨ ਤੇ ਥੱਲੇ ਪਏ ਹਨ।

ਤੇ ਥੋੜੇ ਥੋੜਾ ਰੰਗ ਵੀ ਸੀਮਟ ਰੰਗ ਦਾ ਹੈ ਤੇ ਥੋੜਾ ਯੈਲੋ ਸ਼ੇਡ ਵੀ ਆ ਰਹੀ ਹੈ।

ਇੱਸ ਦੇ ਲੱਗੇ ਆਲ਼ੇ ਦੋ ਪਾਰਟ ਓਹ ਪੂਰੀ ਤਰਹਾਂ ਤਿਆਰ ਹਨ ਓਹਨਾ ਦੇ ਬਾਹਰ ਇੱਕ ਨਿਸ਼ਾਨ ਸਾਹਿਬ ਲੱਗਾ ਹੈ।

ਜੋ ਇਸਦੀ ਪਟਰੀ ਲਾਗੇ ਕੁਛ ਲੋਕ ਤੁਰ ਰਹੇ ਹਨ ਤੇ ਉਸ ਤੋਂ ਥੋੜੀ ਜਿਹੀ ਦੂਰ ਬਹੁਤ ਸਾਰੀਆਂ ਕੁਰਸੀਆਂ ਲੱਗੀਆਂ ਹਨ।

ਤੇ ਜੋ ਟੇਬਲ ਲੱਗੀ ਹਨ ਓਹਨਾ ਊਪਰ ਕੁਛ ਫੁੱਲ ਰੱਖੇ ਹਨ ਤੇ ਕੁਛ--

ਕੋਈ ਗਾਰਡਨ ਹੈ ਜਿਸ ਦੇ ਥੱਲੇ ਗਰੀਨ ਕਲਰ ਦਾ ਘਾਹ ਲੱਗਿਆ ਹੈ ਇਕ ਟੇਬਲ ਬਣਿਆ ਹੈ।

ਪੂਲ ਦੇ ਆਲੇ ਦੁਆਲੇ ਕੁਛਕ ਜਗਾਹ ਤੇ ਟਾਈਲਾਂ ਲੱਗੀਆਂ ਹੋਈਆਂ ਹਨ।

ਬਹੁਤ ਵੱਡੇ ਵੱਡੇ ਕੈਨ ਪਏ ਹਨ ਤੇ ਲਾਗੇ ਹੀ ਚਿੱਟੇ ਰੰਗ ਦੀਆਂ ਕੁਝ ਕੈਨੀਆ ਪਈਆਂ ਹਨ ਜੋ ਕਿ ਛੋਟੀਆਂ ਹਨ।

ਇਹ ਇੱਕ ਔਫਿਸ ਹੈ ਜੋਕੀ ਨਵਾਂ ਨਵਾਂ ਸੈਟੇਲ ਹੋ ਰਿਹਾ ਹੈ।

ਤੇ ਓਸਦੇ ਉਪਰ ਬੋਹੁਤ ਸਾਰੀਆਂ ਲਾਈਟਾਂ ਹਨ ਜੋ ਕੀ ਬਲੈਕ ਕਲਰ ਦਿਆਂ ਹਨ ਤੇ ਸਟੇਜ ਤੇ ਬਲੈਕ ਹੀ ਕਪੜਾ ਹੈ।

ਐ ਦੁਕਾਨ ਹੈ ਜਿਸ ਦੇ ਬਾਹਰ ਬਹੁਤ ਸਾਰੀ ਡੈਕੋਰੇਸ਼ਨ ਕੀਤੀ ਹੈ।

ਦੁਕਾਨ ਦੇ ਬਾਹਰ ਵਾਲੀ ਸਾਈਡ ਜੋ ਪੌੜੀਆਂ ਹਨ ਉਹਨਾਂ ਉਪਰ ਪੱਥਰ ਲੱਗਾ ਹੈ।